ਇਹ ਵੀ ਇੱਕ ਸਕੂਲ ਹੈ ਸਕੂਲ --

ਹੈ ਟੂਲ ਟੈਕਸ ਬਣਿਆ ਹੋਇਆ ਹੈ ਔਰ ਖਾਲੀ ਪਿਆ ਹੈ।

ਔਰ ਟੂਲ ਟੈਕਸ ਵਾਲੇ ਉਪਰ ਗਰੀਨ ਪੱਟੀ ਲਿਖੀ ਹੋਈ ਹੈ।

ਔਰ ਨੀਚੇ ਵੀ ਤਿੰਨ ਚਾਰ ਆਦਮੀ ਬੰਦੇ ਬੈਠੇ ਹਨ।

ਬਿਲਕੁੱਲ ਪੇੜ ਪੌਦੇ ਦਰੱਖਤ ਹਨ ਔਰ ਊਪਰ ਆਸਮਾਨ ਤੇ ਗਰੀਨ ਗਰੀਨ --

ਤੇ ਮੋਟਰਸਾਈਕਲ ਹੈ ਮੋਟਰਸਾਈਕਲ ਇਹ ਨੀਲੇ --

ਪਿੰਕ ਔਰ ਲੋਕ ਬੈਠੇ ਹਨ ਤੇ ਇੱਕ ਲੇਡੀਜ਼ ਵੀ ਖੜੀ ਹੈ।

ਇਹ ਪੈਲੇਸ ਹੈ ਪੈਲੇਸ ਦੇ ਵਿੱਚ ਕੋਈ ਵਿਆਹ ਜਾਂ ਪ੍ਰੋਗਰਾਮ ਹੈ।

ਇਹ ਇੱਕ ਮਾਰਕੀਟ ਹੈ ਜਿਸ ਤਰ੍ਹਾਂ ਬਾਜ਼ਾਰ ਹੋਵੇ ਜਾਂ ਸ਼ਹਿਰ ਜਾ--

ਇਹ ਘਰ ਨਵਾਂ ਬਣ ਰਿਹਾ ਐ ਜਿਸ ਤਰ੍ਹਾਂ ਮਜ਼ਦੂਰ ਕੰਮ ਕਰ ਰਹੇ ਹਨ।

ਔਰ ਬਿੱਲਿਆਂ ਦਾ ਖਾਣਾ ਕੁੱਤਿਆਂ ਦਾ ਖਾਣਾ ਬਹੁਤ ਸਾਰਾ ਸਮਾਨ ਪਿਆ ਹੈ ਇਥੋਂ ਤੁਸੀਂ ਲੈ ਸਕਦੇ ਹੋ ਬਹੁਤ ਵੱਡੀ ਸ਼ੋਪ

ਕਾਰਾਂ ਦੇ ਬਿਲਕੁਲ ਸਾਹਮਣੇ ਵੱਡਾ ਗੇਟ ਹੈ ਗੇਟ ਤੋਂ ਬਾਹਰ ਮੋਟਰਸਾਈਕਲ ਖੜੇ ਹਨ।

ਇਹ ਦੋ ਬੱਸਾਂ ਖੜੀਆਂ ਹਨ ਦੋ ਬੱਸਾਂ ਦੇ ਵਿੱਚ ਸਵਾਰੀਆਂ ਵੀ ਹਨ।

ਇਹ ਖੇਤ ਦੇ ਵਿੱਚ ਹੈ ਪਰਾਲੀ ਵੀ ਕਾਫੀ ਪਈ ਹੈ।